ਬਸ ਵਧੀਆ ਤੁਸੀਂ ਕਿਵੇਂ ਹੋ? ਅਸੀਂ ਵੀ ਵਧੀਆ ਕਿੱਥੋਂ ਦੇ ਰਹਿੰਦੇ ਹੋ ਤੁਸੀਂ? ਅਸੀਂ ਆਸਾਮ ਤੋਂ

ਹੋਰ ਦੱਸੋ। ਹੋਰ ਸਭ ਠੀਕ, ਤੁਸੀਂ ਦੱਸੋ। ਬਸ ਸਭ ਚੱਲਣ ਡਿਆ ਵਾ ਬਸ, ਕੀ ਪਸੰਦ ਹੈ ਤੁਹਾਨੂੰ?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

ਬਿਗ ਬੋਸ ਫਿਲਹਾਲ ਤੇ ਬਿਗ ਬੋਸ ਹੀ ਦੇਖ ਰਹੇ ਹਾਂ।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

ਮੈਨੂੰ ਮੈਂ ਵੀ ਬਿਗ ਬੋਸ follow ਕਰਦਾਂ ਬਿਗ ਬੋਸ follow ਕਰਦਾ ਹਾਂ movies ਦੇਖਣਾ ਬਹੁਤ ਪਸੰਦ ਹੈ ਮੈਨੂੰ ਹਮ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

ਹਮ recent ਤੇ ਨਹੀਂ ਕੋਈ ਵੀ ਫਿਲਹਾਲ ਤੇ ਕੋਈ ਨੀ ਦੇਖੀ ਹਮ ਬਾਹ~ ਵੇਖੀ ਸੀਗੀ ਮੈਨੂੰ ਯਾਦ ਨੀ ਹਜੇ ਫਿਲਹਾਲ ਲੇਕਿੰਨ ਵੇਖੀ ਆ ਲੇਕਿੰਨ ਹਜੇ recently ਕੋਈ ਨੀ ਦੇਖੀ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 ਹਮ ਤੁਹਾਨੂੰ ਵੀ ਵੇਖਣੀ ਚਾਹੀਦੀ ਹੈ ਦ੍ਰਿਸ਼ਿਅਮ movie

ਥੋੜ੍ਹੀ ਜਿਹੀ ਉਹ film ਦ੍ਰਿਸ਼ਿਅਮ two ਜਿਹੜੀ ਹੈ ਪਹਿਲੀ ਵਾਰੀ ਵਿੱਚ ਏਦਾਂ ਸੀ ਨਾ ਲੱਗਦੀ ਸੀ ਪੂਰੀ reality ਆ ਹਾਂ ਕਿ ਬੰਦਾ ਸਹੀ 'ਚ ਇੱਕ ਚੀਜ਼ 'ਚ ਫਸਿਆ ਵਾ ਉੱਥੋਂ ਨਿਕਲ ਕੇ ਆਇਆ ਵਾ, ਓਦਾਂ ਦਾ ਨਹੀਂ ਹੈ ਕੁਛ, ਕੁਛ ਜ਼ਿਆਦਾ fictional ਵਾ

ਬਹੁਤ ਜ਼ਿਆਦਾ ਮਤਲਬ ਉਹ 'ਚ ਜੋ ਚੀਜ਼ ਨਹੀਂ ਹੋ ਸਕਦੀ, ਉਹ ਸਭ ਦਿਖਾ ਦਿੱਤਾ, ਜੋ possible ਨਹੀਂ ਆ ਹਮ ਲੇਕਿੰਨ ਫਿਰ ਵੀ ਵਧੀਆ ਵਾ ਬੰਦੇ ਦਾ,

ਦਿਮਾਗ ਦਿਖਾਇਆ ਉਹ 'ਚ ਕਿ ਬੰਦਾ ਕਿੰਨਾ, ਦੂਰ ਤੱਕ ਦਿਮਾਗ ਦੌੜਾ ਸਕਦਾ ਵਾ ਆਪਣੀ family ਨੂੰ ਬਚਾਉਣ ਵਾਸਤੇ।

ਏਦਾਂ ਦਾ ਕੁਛ ਸੀਗਾ family ਨੂੰ ਬਚਾਉਣ ਵਾਸਤੇ ਹੀ ਸੀਗੀ ਪੂਰੀ movie ਉਸੇ ਉੱਤੇ ਸੀਗੀ। ਹਾਂ ਉਹੀ ਉਸੇ ਚੀਜ਼ ਨੂੰ ਅੱਗੇ ਉਹ ਸ਼ੁਰੂ ਕੀਤਾ ਉਹਨਾਂ ਨੇ, ਮੈਨੇ ਤੇ ਮੈਂ ਤੁਹਾਨੂੰ ਹੁਣ story ਦੱਸ ਦਊਂਗਾ ਤੇ ਤੁਹਾਨੂੰ ਸ਼ਾਇਦ ਬਾਅਦ 'ਚ movie ਦੇਖਣ ਦਾ ਮਨ ਨਾ ਕਰੇ ਲੇਕਿੰਨ ਫਿਰ ਵੀ ਥੋੜ੍ਹੀ ਜਿਹੀ ਮੈਂ ਦੱਸ ਦਿੰਦਾ ਹਾਂ। Starting ਹੀ ਇੱਥੋਂ ਆ ਕਿ ਜਦੋਂ ਲਾਸ਼ ਨੂੰ ਜਦੋਂ ਦਫਨਾ ਰਿਹਾ ਸੀਗਾ ਉਹਨੂੰ, ਵੇਖ ਲੈਂਦਾ ਵਾ, ਤੇ ਉਹ ਪੁਲਿਸ ਨੂੰ ਜਾ ਕੇ ਦੱਸ ਦਿੰਦਾ ਵਾ।

ਹਾਂ ਹਾਂ ਜਿੱਥੋਂ movie ਖਤਮ ਕੀਤੀ ਸੀ ਉੱਥੋਂ ਤੋਂ ਹੀ starting ਹੋਈ ਹੈ ਹਮ

ਬਹੁਤ ਵਧੀਆ ਤਰੀਕੇ ਨਾਲ ਉਹਨਾਂ ਨੇ movie ਨੂੰ portray ਕੀਤਾ ਵਾ, ਬਹੁਤ ਵਧੀਆ ਤਰੀਕੇ ਨਾਲ

ਹੁਣੇ recently ਇੱਕ ਹੋਰ film ਵੀ ਤਾਂ release ਹੋਈ ਆ international movie ਅਵਤਾਰ two ਨਹੀਂ ਦੇਖਿਆ ਨੀ ਮੈਂ ਜ਼ਿਆਦਾ ਮਤਲਬ ਕਿ ਦੇਖਦੀ ਨਹੀਂ ਆ ਨਾ ਤੇ ਮੈਂ ਨਹੀਂ ਦੇਖਿਆ movie ਮੈਨੂੰ ਇੰਨਾ ਪਸੰਦ ਨਹੀਂ ਆ ਇਸ ਕਰਕੇ ਮੈਂ ਦੇਖਦੀ ਨਹੀਂ ਆ। ਅੱਛਾ ਅੱਛਾ। ਬਿਗ ਬੋਸ ਤਾਂ ਕਿਹਨੂੰ follow ਕਰਦੇ ਹੋ ਬਿਗ ਬੋਸ 'ਚ

ਹਮ ਅਬਦੂ ਚਲੇ ਗਿਆ, ਸਾਜਿਤ sir ਚਲੇ ਗਏ।

ਨਿਮਰਤ ਕੌਰ ਆਲੂਵਾਲੀਆ।

ਹਾਂ ਮੈਂ ਵੀ ਮੈਂ ਵੀ ਵੇਖ ਹਾਂ ਮੈਂ ਵੀ,

ਮੈਂ ਅਮ ਦੋ ਬੰਦਿਆਂ ਨੂੰ ਪਹਿਲੋਂ ਸਾਲਿਨ ਭਨੋਟ ਅਹ ਤੇ ਸਾਲਿਨ ਭਨੋਟ ਤੇ ਥੋੜ੍ਹਾ fake fake type ਲੱਗਦਾ ਬਾਕੀ ਸ~ ਸਿਵ ਵਧੀਆ ਨਹੀਂ fake ਨਹੀਂ ਨਹੀਂ fake ਨਹੀਂ ਉਹ ਅਮ ਥੋੜ੍ਹਾ ਜਿਹਾ ਸਾਰੀ ਕੁੜੀਆਂ ਦੇ ਨਾਲ ਅਹ

ਹਾਂ flirt ਮਾਰਨ ਦੇ ਚੱਕਰ 'ਚ ਥੋੜ੍ਹਾ ਜਿਹਾ ਗ਼ਲਤ ਦਿਖ ਜਾਂਦਾ ਉਹ, ਹਮ ਹਮ

ਹਰ weekend ਦੇ ਵਾਰ 'ਚ ਡਾਂਟ ਖਾਂਦਾ ਹੈ ਸਲਮਾਨ ਕੋਲੋਂ।

ਅਹ ਉਹ ਤੇ ਡਾਟ ਉਹ ਡਾਟ ਜੋ ਖਾਂਦਾ ਵਾ ਉਹ ਉਹ ਤੇ ਉਸਦੇ ਚੱਲਦੇ ਤੇ ਉਹ famous ਹੋ ਰਿਹਾ ਵਾ। ਹਮ ਡਰ ਨਾ ਹੋਏ ਉਸੇ ਦੇ ਚੱਲਦਾ ਹੀ ਆ famous actually 'ਚ ਦੇਖਿਆ ਜਾਵੇ ਓਦਾਂ ਕੁਛ ਤਾਂ game ਓਨਾ ਕੁਛ ਖ਼ਾਸ ਹੈ ਨੀ ਤਾਂਹੀਓ ਤੇ ਸਲਮਾਨ ਖਾਨ ਨੂੰ ਹਰ weekend ਤੇ ਡਾਂਟਣ ਦਿਆ ਨਾ ਤਾਂ ਕਿ ਉਹ ਸੁਰਖੀਆਂ 'ਚ ਬਣਿਆ ਰਵੇ, ਕਿ ਸਲਮਾਨ ਖਾਨ ਨੇ ਅੱਜ ਫਿਰ ਡਾਂਟਿਆ ਸਾਲਿਨ ਭਨੋਟ ਨੂੰ।

ਔਰ ਇਹ 'ਚ ਔਰ ਮੈਂ ਹੁਣ ਅਬਦੂ ਵੀ ਚਲੇ ਗਿਆ।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

ਹਾਂ ਸਾਜਿਦ ਖਾਨ ਮੈਨੂੰ ਇੰਨਾ ਕੁਛ ਪਸੰਦ ਨਹੀਂ, ਪਰ ਠੀਕ ਹੀ ਸੀਗਾ। ਇਹ ਸਾਜਿਦ ਖਾਨ ਤੇ contact base ਤੇ ਹੀ ਆਇਆ ਸੀਗਾ ਇਹ ਤੇ ਸਭ ਨੂੰ ਪਤਾ ਸੀਗਾ, ਉਹ ਤੇ ਆਪ ਕਹਿੰਦਾ ਸੀਗਾ ਖੁੱਦ, ਕਿ ਮੈਨੂੰ ਕੱਢ ਕੇ ਦਿਖਾਵੇ channel ਅਗਰ ਕੱਢ ਸਕਦਾ ਵਾ ਤੇ। ਹਾਂਜੀ ਉਹਨੇ ਬਹੁਤ ਵਾਰ ਬੋਲਿਆ ਸੀਗਾ ਇਹ ਗੱਲ।

ਹਾਂਜੀ। ਉਹ ਉਸੇ contact ਤੇ ਆਇਆ ਸੀਗਾ। ਹਾਂਜੀ ਹਾਂਜੀ। ਹੋਰ, ਤੁਹਾਡੀ family 'ਚ ਕੌਣ ਕੌਣ ਨੇ।

ਔਰ as a entertainment ਹੋਰ ਕੁਛ ਨੀ ਪਸੰਦ serials ਤੋਂ ਇਲਾਵਾ?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 Recently ਅਮ ਕੁੱਝ movies ਬਹੁਤ ਚੰਗੀਆਂ ਚੰਗੀਆਂ ਆਈਆਂ ਨੇ ਅਗਰ ਤੁਸੀਂ ਵੇਖਿਆ ਹੋਊਗਾ ਨਾ ਹਾਲੇ ਬਹੁਤ ਵਧੀਆ ਵਧੀਆ ਕੁਛ ਕੁਛ movies ਆਈਆਂ ਨੇ ਤੁਹਾਨੂੰ ਦੱਸਿਆ ਜਿੱਦਾਂ ਦ੍ਰਿਸ਼ਅਮ two ਅਵਤਾਰ two ਹਮ ਇਹ ਸਭ movies ਜ਼ਰੂਰ ਦੇਖਿਓ ਬਹੁਤ ਵਧੀਆ movies ਨੇ ਤੇ ਜਿੰਨਾ ਵਧੀਆ time ਪਾਸ ਹੋ ਜਾਏਗਾ ਇਹ movies ਦੇਖਣ ਨਾਲ Last ਅਕਸ਼ੇ ਕੁਮਾਰ ਦੀ ਲਕਸ਼ਮੀ ਬੋਂਬ ਹੀ ਦੇਖੀ ਸੀ ਬਸ ਹੋਰ ਨਹੀਂ ਦੇਖੀ ਕੋਈ, ਮੈਨੂੰ ਉਹੀ ਜ਼ਿਆਦਾ ਵਧੀਆ ਲੱਗਦੀ ਆ, ਜਦੋਂ ਵੀ ਦਿੰਦੇ ਆ ਵਾਰ ਵਾਰ repeat ਉਹੀ ਦੇਖਦੀ ਹਾਂ ਬਾਕੀ ਓਨਾ ਕੁਛ ਖ਼ਾਸ ਪਸੰਦ ਨੀ ਮੈਨੂੰ movies ਲਕਸ਼ਮੀ ਬੋਂਬ movie ਵੀ ਅਹ south 'ਚ ਤਿੰਨ ਦੋ ਤਿੰਨ ਵਾਰੀ already ਬਣ ਚੁੱਕੀ ਆ।

ਇੰਡੀਆ 'ਚ ਬਣੀ ਹੈ ਹਮ ਅਕਸ਼ੇ ਕੁਮਾਰ ਨੂੰ ਬਹੁਤ ਸਾਰੀਆਂ ਫਿਲਮਾਂ ਅਕਸ਼ੇ ਕੁਮਾਰ ਦੀਆਂ ਜਾਹੜੀਆਂ south ਤੋਂ inspired ਆ

ਹੁਣੀ ਅਹ recently ਹੁਣ ਕਟਪੁਤਲੀ ਆਈ ਹੈ।

ਇਹ ਇਹ ਦਿਓ ਦੇਖਾਂਗੇ ਇਹ ਦੇਖਣ ਦੀ ਸੋਚੀ ਆ ਓਦਾਂ ਮੈਂ south ਵਾਲੀ ਦੇਖੀ ਆ but ਇਹ ਹਿੰਦੀ ਵਾਲੀ ਦੇਖਣ ਦਾ ਸੋਚਿਆ ਵਾ ਕਿ ਇਹ 'ਚ ਕੀ ਆ ਕੁਛ। ਇਹ ਨਹੀਂ same ਹੀ ਆ ਕੁਛ ਅਲੱਗ ਕੁਛ ਨੀ ਆ ਹਮ

ਵੇਖਣਾ ਮੈਂ ਅਕਸ਼ੇ ਨੇ ਕਿਸ ਤਰ੍ਹਾਂ ਦੀ acting ਕੀਤੀ ਇਹਦੇ ਵਿੱਚ। ਹਾਂ, ਉਹੀ ਸਭ ਨੇ ਹੀ ਅਕਸ਼ੇ ਦੀ acting ਦੇਖਣ ਵਾਸਤੇ ਹੀ ਤੇ ਇਹ movie

ਨਾਲੇ ਇਹ 'ਚ ਸਰਗੁਣ ਮਹਿਤਾ ਵੀ ਆ ਨਾ?

ਪੁਲਿਸ cop ਦਾ role ਉਹੀ ਕਰ ਰਹੀ ਹੈ ਜੋ ਹਮ lady ਪੁਲਿਸ cop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

ਬਹੁਤ ਸਾਰੀਆਂ movies ਆਈਆਂ ਵਾਂ ਨਵੀਂਆਂ ਆਹ ਮਨੇ ਜਿਹੜੀਆਂ

ਪਰ ਇੱਥੇ ਇੱਥੇ ਤੁਸੀਂ job ਜੂਬ ਕਰਦੇ ਹੋ ਕਿ housewife ਹੋ ਤੁਸੀਂ, Housewife ਹੀ ਬੋਲ ਸਕਦੇ ਹੋ ਤਾਂ parlour ਆ ਦੀਦੀ ਮੇਰੀ ਨਨਾਣ ਦਾ ਉਹ ਉਹਦੇ ਨਾਲ ਕੰਮ ਕਰਦੀ ਹਾਂ।

ਤੁਹਾਡੇ husband ਕੀ ਕੰਮ ਕਰਦੇ?

Insurance ਕਿਹੜੀ insurance ਪਤਾ ਕੁਛ?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

ਪਰ ਇੱਥੇ ਮਨੇ favourite ਤੁਹਾਡਾ hero heroin ਕੌਣ ਵਾ as a entertainer ਅਹ ਅਮ ਅਕਸ਼ੇ ਚੰਗਾ ਲੱਗਦਾ ਔਰ ਐਸ਼ਵਰੀਆ ਰਾਏ all time favourite ਹੈ all time favourite ਉਹਦੀ ਤੇ ਫਿਲਮਾਂ ਆਉਣੀਆਂ ਹੀ ਬੰਦ ਹੋ ਗਈਆਂ ਹੁਣ। ਬੰਦ ਹੋ ਗਈਆਂ ਹੁਣ but ਮਤਲਬ ਉਹੀ ਵਧੀਆ ਲੱਗਦੀ ਆ ਔਰ new 'ਚ ਇੰਨਾ ਕੁਛ movies ਮੈਂ ਦੇਖਦੀ ਨਹੀਂ ਹਾਂ ਇਸ ਕਰਕੇ, ਅਕਸ਼ੇ ਦੀ ਖਾਲੀ movies ਜ਼ਿਆਦਾਤਰ ਮੈਨੂੰ ਵਧੀਆ ਲੱਗਦੀਆਂ ਵਾ story wise ਵੀ ਉਞ ਵੀ ਮਤਲਬ ਚੰਗੀ ਲੱਗਦੀਆਂ ਵਾਂ ਮਤਲਬ ਦੇਸ ਭਗਤੀ ਹੁੰਦੀਆਂ ਵਾਂ, ਤੇ ਇਸ ਕਰਕੇ ਉਹ ਸਭ ਦੇਖਣਾ ਵਧੀਆ ਲੱਗਦੀਆਂ ਵਾਂ। ਹਾਂ ਲੇਕਿੰਨ ਹੁਣ recently ਕੁਛ time ਤੋਂ ਅਕਸ਼ੇ ਕੁਮਾਰ ਦੀ ਜ਼ਿਆਦਾਤਰ ਸਾਰੀਆਂ movies ਅਹ

ਬਿੱਲ ਬੋਟਮ ਉਹ ਵੀ ਇੰਨੀ ਚੱਲੀ ਨਹੀਂ ਲੇਕਿੰਨ ਮੈਂ ਅਗਰ ਇੱਕ spy ਦੇ ਜੀਵਨ ਨੂੰ ਵੇਖਿਆ ਜਾਵੇ ਤੇ ਬਹੁਤ,

ਹਮ ਵੀ ਕਿੱਦਾਂ ਇੱਕ ਬੰਦਾ ਆਪਣੇ ਦੇਸ ਵਾਸਤੇ ਮਤਲਬ,

ਕਿੰਨਾ ਕੁਛ ਕਰ ਜਾਂਦਾ ਵਾ, ਬਹੁਤ ਮਤਲਬ ਕਿ ਬਹੁਤ ਵਧੀਆ movie ਆ ਅਗਰ ਤੁਸੀਂ ਵੇਖੋਂਗੇ ਕਦੇ ਤੇ ਤੁਹਾਨੂੰ ਇਹ feel ਹੋਊਗਾ ਕਿ ਅਹ ਕਿ ਇੱਕ ਬੰਦਾ ਆਪਣੇ ਦੇਸ ਵਾਸਤੇ ਕੀ ਕੀ ਕਰ ਸਕਦਾ ਵਾ।

ਹੋਰ serials ਹੋਰ serials ਕੀ ਦੇਖਦੇ ਹੋ entertainment ਵਾਸਤੇ। ਹੋਰ ਕਦੇ ਕਦਾਈ ਜ਼ਿਆਦਾ ਅਗਰ ਮਨ ਕਰੇ ਤੇ cartoon ਬਸ, Cartoons ਹਾਂ ਹਾਲੇ ਤੇ ਉਹ ਇੱਕ ਹੋਰ ਵੀ serial ਉਹ ਬੜਾ ਚੱਲਦਾ ਵਾ ਜਿਹੜਾ,

ਹਾਂ ਨਾਗਿਨ starting ਨਾਗਿਨ ਜਿਹੜਾ first part ਆਇਆ ਸੀਗਾ, ਉਹ ਹਮ ਵਧੀਆ ਸੀਗਾ ਮੋ~ ਮੋ~ ਮੋਨੀ ਰੋਏ ਦਾ ਅਹ ਹੁਣ ਉਸ ਤੋਂ ਬਾਅਦ 'ਚ ਜਿਹੜੇ ਬਣਾਏ ਆ ਇੰਨਾ ਲੰਬਾ ਖਿਚਣ ਡਿਆ ਕਿ bore ਕਰ ਦਿੱਤਾ। ਇਸ ਕਰਕੇ ਉਹ ਚੰਗਾ ਨਹੀਂ ਲੱਗਦਾ ਵਾ। ਇਹ ਤੇ ਹੁਣ ਹੁਣ ਨਾਗਿਨ 'ਚ ਜੋ ਆ ਉਹੀ ਤੇ ਉਹੀ ਨਾ ਜਿਹੜਾ ਜਿਹੜਾ ਉਹ ਖਤਰੋਂ ਕੇ

ਉਹਦਾ ਉਹਦਾ ਉਹਦੇ ਨਾਲ ਨਾ ਕੀ ਕਰਨ ਕੁੰਦਰਾ ਨਾਲ ਉਹਦਾ ਵਿਆਹ ਹੋਰ ਰਿਹਾ ਵਾ

ਨਹੀਂ ਬੋਲਣ ਉਹਨਾਂ ਨੇ ਵਿਆਹ ਕਰਨ ਲੱਗੇ ਆ ਕਿਉਂਕਿ ਉਹਨਾਂ ਨੇ ਅਹ ਦੋਨਾਂ ਨੇ ਇਕੱਠੇ ਮਿਲਕੇ ਇੱਕ flat ਲਿਆ ਵਾ ਬਾਹਰ ਕਿਤੇ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 ਨਹੀਂ ਬਹੁਤ ਬਹੁਤ ਵਧੀਆ ਉਹਨਾਂ ਦੀ ਉਹ ਜੋੜੀ ਆ ਖਤਰੋਂ ਕੇ ਖਿਲਾਡੀ ਮਤਲਬ ਮੈਂ ਬਿਗ ਬੋਸ ਤੋਂ ਪਹਿਲਾਂ ਖਤਰੋਂ ਕੇ ਖਿਲਾਡੀ ਦੇਖਦਾ ਸੀਗਾ

ਹਾਂ ਫਿਰ ਉਹ ਵੀ ਖਤਰੋਂ ਕੇ ਖਿਲਾਡੀ ਵੀ ਹਮ no doubt ਅਗਰ ਜਿੱਦਾਂ ਬਿਗ ਬੋਸ ਸਲਮਾਨ ਤੋਂ ਬਿਨਾਂ ਅਧੂਰਾ ਵਾ ਓਦਾਂ ਹੀ ਖਤਰੋਂ ਕੇ ਖਿਲਾਡੀ ਰੋਹਿਤ ਸੈਟੀ ਤੋਂ ਬਿਨਾਂ ਅਧੂਰਾ ਵਾ।

ਤੇ ਉਹ ਇਹ ਦੋਨੋਂ personality ਇੰਨੀਆਂ ਤਕੜੀਆਂ ਵਾਂ entertainment 'ਚ ਕਿ ਦੋਨਾਂ ਨੂੰ,

ਦੋ ਦੋਨੋਂ show 'ਚ ਦੋਨਾਂ ਤੋਂ ਅਗਰ ਇਲਾਵਾ ਅਗਰ ਕੋਈ ਹੋਰ ਕਰੇਗਾ ਤੇ ਉਹ ਖ਼ਤਮ show